ਜਬਰਦਸਤੀ ਓ ਲਈ ਜਾ ਰਹੇ ਐ ਸੋ ਸੋ ਰੁਪਿਆ

ਖ਼ੁਸ਼ੀ ਹੋਈ ਵੀ ਚਲੋ ਪਹਿਲੇ ਪਹਿਲੇ ਜਦੋਂ ਨਹੀਂ ਸਮਝ ਸੀ ਤਾਂ ਉਹ ਕਰਦੇ ਸੀ ਵੀ ਅਸੀਂ ਨਹੀਂ ਕਰਵਾਉਣਾ ਨਹੀਂ ਕਰਵਾਉਣਾ ਜਦੋਂ ਹੁਣ ਮਤਲਬ ਕਿ ਦੇਖਿਆ ਵੀ ਸਾਲ ਦਾ ਚਲ ਸੋ ਤਾਂ ਨਿਕਲਿਆ ਜਾਂਦਾ ਮਹੀਨੇ ਦੀ ਮਹੀਨੇ ਜਦੋ ਸਾਲ ਬਾਅਦ ਬਾਰਾਂ ਸੋ ਮਿਲਦਾ ਹੱਥੋਂ ਹੱਥ ਤਾਂ ਖੁਸ਼ ਹੁੰਦਾ ਵੀ ਇੱਕਠਾ ਹੋ ਗਿਆ ਕੋਈ suit ਲੇ ਲੀਏ ਚੱਪਲ ਲੇ ਲੀਏ

ਇਹ ਹੋ ਜਾਂਦੀ ਹੈ ਖ਼ੁਸ਼ੀ ਉਹਨਾਂ ਨੂੰ

ਐਵੇਂ ਤਾਂ ਆਪਣੇ ਲਈ ਫੇਰ ਬਹੁਤ ਹੋ ਜਾਂਦੀ ਐ ਜਦੋਂ ਨਹੀਂ ਹੁੰਦਾ ਹੱਥ ਚ

ਉਹ ਜਿਹਨੂੰ ਫੇਰ ਸੋ ਰੁਪਿਆ ਨਾ ਹੋਵੇ ਬਾਰਾਂ ਸੋ ਮਿਲਜੇ ਫੇਰ ਉਹਦੀ ਤਾਂ ਮੁਸ਼ਕਿਲ ਆਪੇ ਹੱਲ ਹੋਜੂਗੀ

ਲਾਟਰੀ ਨਿਕਲ ਗਈ ਅੱਜਕਲ ਕਿਸੇ ਕੋਲ ਮੰਗੋ ਸੋ ਰੁਪਿਆ ਵੀ ਮੰਗੋ ਅੱਜਕਲ ਕੋਈ ਦਿੰਦਾ ਨਹੀਂ ਹੈਗਾ

ਸਾਰਿਆ ਦੇ ਆਪਣੇ ਆਪਣੇ ਖਰਚੇ ਚਲ ਰਹੇ ਆਪਣੇ ਹੁੰਦਿਆ ਬੰਦੇ ਨੂੰ ਫੇਰ ਕਿਸੀ ਤੋਂ ਮੰਗਣੇ ਨਹੀਂ ਪੈਂਦੇ ਹੈਗੇ

ਇਹਦਾ ਇਹ ਫਾਇਦਾ ਹੈਗਾ

ਫੇਰ ਹੁਣ ਜਿਹੜੇ ਤੁਸੀਂ ਦਸ member ਬਣਾਏ ਮੰਨਲੋ ਉਹਨਾਂ ਦੇ ਵਿੱਚੋ ਕਿਸੇ ਦਾ ਵਿਆਹ ਹੋ ਗਿਆ ਕੁੜੀ ਦਾ ਜਾ ਕਿਸੇ ਦੀ death ਹੋ ਗਈ ਕਿਸੀ lady ਦੀ ਫੇਰ ਉਹਨੂੰ ਕਿਵੇਂ ਕਰਦੇ ਓ manage ਕਿਉਂਕਿ member ਤਾਂ ਫੇਰ ਤੁਹਾਡਾ ਘੱਟ ਗਿਆ ਹਾਂਜੀ mam ਮਤਲਬ ਜਿਵੇਂ ਕਈ ਲੜਕੀਆਂ ਦਾ ਤਾਂ ਵਿਆਹ ਹੋ ਜਾਂਦਾ

ਇਹੋ ਜਿਹਾਂ ਹੁੰਦਿਆ ਨੇ ਵਿਆਹ ਤੋਂ ਬਾਅਦ ਵੀ ਕਿਸ਼ਤ ਦੇ ਜਾਂਦਿਆ ਨੇ

ਕਈ ਮਤਲਬ ਕਿ ਨਹੀਂ ਮਨਦੇ ਤਾਂ ਫੇਰ ਉਹਨਾਂ ਦਾ ਨਾਮ ਕੱਟ ਕੇ ਉਹਦੀ ਜਗ੍ਹਾ ਤੇ ਕਿਸੇ ਹੋਰ ਨੂੰ ਪੁੱਛ ਲੈਂਦੇ ਹਾਂ ਇੱਕ member ਘੱਟ ਗਿਆ ਫੇਰ ਉਹਦੀ ਜਗ੍ਹਾ ਤੇ ਮਤਾ ਪਾਕੇ ਫੇਰ ਉਸਦਾ ਨਾਮ add ਕੇ ਲਿੰਦੇ ਆ

ਇਸੇ ਤਰ੍ਹਾਂ ਜੇ ਕਿਸੇ ਦੀ death ਹੋ ਜੇ ਹੋ ਜਾਂਦੀ ਐ ਉਹ ਤਾ ਫੇਰ ਆਈ ਆਈ ਨੀ ਸਕਦਾ ਬੰਦਾ

ਜੇ ਦਸ ਤੋਂ ਜਿਆਦਾਵੀ ਹੋ ਜਾਂਦੇ ਨੇ ਹੁਣ ਤਾਂ ਵੈਸੇ ਦਸ ਤੋਂ ਜਿਆਦਾ ਮਹਲੇ ਚ ਹਰੇਕ ਇੱਕ ਘਰ ਚ ਚਾਰ ਚਾਰ ਜਣੇ ਸਾਦਾ ਮਤਾ ਅਲੱਗ ਅਲੱਗ ਹੋਵੇ ਫੇਰ ਹੋਰ ਨਵਾ self help ਸ਼ੁਰੂ ਕਰਿਆ ਅਗਲੀ ਨੇ ਮਤਲਬ ਇੱਕ group ਸ਼ੁਰੂ ਕੀਤਾ ਸੀ ਤੇ ਅੱਗੇ ਜਾਕੇ ਸਾਡੇ ਦੋ ਤਿੰਨ ਪੰਜ ਜਿੰਨੇ ਮਰਜੀ ਵਧਾ ਸਕਦੇ ਹਾਂ ਆਪਾਂ

ਠੀਕ ਐ ਫੇਰ ਫਾਇਦਾ ਤਾਂ ਹੈਗਾ ਈ ਐ ਇਹਦਾ ਨੁਕਸਾਨ ਤਾਂ ਨਹੀਂ ਹਾਂਜੀ ਫਾਇਦਾ ਹੈ ਨੁਕਸਾਨ ਤਾ ਕੋਈ ਨਹੀਂ ਹੈਗਾ ਹਮ ਇਹ no profit no loss ਤੇ ਇੱਕ ਤਰ੍ਹਾਂ ਦਾ ਤੁਹਾਡਾ side business ਹੋ ਗਿਆ

ਹੋਰ ਇਹਦੇ ਨਾਲ ਕਿ ਕਰ ਸਕਦੇ ਹਾਂ ਜਿਵੇਂ ਆਪਾਂ bank ਤੋਂ loan apply ਕਰ ਸਕਦੇ ਹਾਂ ਨਹੀਂ ਕੀਤਾ ਤਾਂ ਤੁਹਾਡੀ ਆਪਣੀ saving ਹੋ ਗਈ ਕਈਆਂ ਨੇ ਤਾਂ boutique ਵਗੇਰਾ ਵੀ ਖੋਲ ਲਏ self help group ਤੋਂ loan ਲੈਕੇ

ਅੱਛਾ zero percent ਹੀ ਪੈਂਦਾ ਇੱਕ ਤਰ੍ਹਾਂ ਦਾ

ਫੇਰ ਹੁਣ ਹਾਂ ਨਾ ਮਾਤਰ ਹੀ ਵਿਆਜ ਲਗਦਾ ਏ ਕੋਈ

ਜਿਵੇਂ ਕਿਸੇ ਨੂੰ ਕੁੱਛ ਜਰੂਰਤ ਨਹੀਂ ਘਰ ਚ ਵਿਆਹ ਸ਼ਾਦੀ ਆ ਜਾਂਦਾ ਹੈ

ਮਕਾਨ ਬਨਾਣਾ ਸੋ ਮੁਸ਼ਕਿਲਾ ਹੋ ਜਾਂਦਿਆ ਨੇ ਇਹਦੇ ਲਈ ਮਤਲਬ ਕਿ ਇਹ benefit ਵੀ ਹੈਗਾ ਇੱਕ ਕਿੰਨੇ ਕ loan ਕਿੰਨਾ ਕ ਮਿਲ ਜਾਂਦਾ ਹੁਣ ਵੱਧ ਤੋਂ ਵੱਧ ਮਿਲਦਾ ਹੋਊਗਾ ਪੰਜਾ ਸੱਠ ਹਜ਼ਾਰ ਹਾਂਜੀ ਪੰਜਾ ਸੱਠ ਹਜਾਰ ਤੱਕ ਮਿਲ ਜਾਂਦਾ ਹੈਗਾ

ਚੱਲੋ ਪੰਜਾ ਸੱਠ ਹਜ਼ਾਰ ਕਿਸੇ ਤੋਂ ਬਾਹਰੋਂ ਨਹੀਂ ਲੈਣਾ ਪਿਆ ਉਹਨਾਂ ਨੂੰ self help group ਵੱਲੋ loan ਮਿਲ ਗਿਆ bank ਤੋਂ

ਅਹ ਫੇਰ ਉਹ ਸਾਰੀਆਂ ਕਿਸ਼ਤਾ ਫੇਰ ਤੁਸੀਂ divide ਕਰਕੇ ਭਰਦੇ ਹੋਵੋਗੇ

ਦਸ ਬੰਦਿਆ ਦੀ ਰਜ਼ਾ ਮੰਦੀ ਨਾਲ ਪਹਿਲੇ ਤਾਂ ਸਲਾਹ ਕਰਦੇ ਐ

meeting ਰੱਖ ਲਿੰਦੇ ਆ ਵੀ ਇਹ ਬੰਦਾ ਕਿਸ਼ਤ ਦੇ ਸਕਦਾ ਨਹੀਂ ਸਾਰੀ enquiry ਤੋਂ ਬਾਅਦ ਸਲਾਹ ਕਰਕੇ ਫੇਰ ਮਤਲਬ ਕਿ ਜਿਹੜੀ ਕਿਸ਼ਤ ਹੁੰਦੀ ਐ ਉਹ ਵੰਡੀ ਜਾਂਦੀ ਹੈ ਮਤਲਬ ਕੇ ਜਿੰਨਾ loan ਲਿਆ ਉਹ ਦਸ member ਆ ਨੇ ਇੱਕਠੇ ਹੋ ਕੇ ਅਹ ਜਿੰਨੀ ਕਿਸ਼ਤ ਬਣੇਗੀ ਉਹ ਦਸ ਦੇ ਦਸ member ਹੀ ਭਰਨਗੇ

ਇੱਕ ਬੰਦੇ ਦੀ help ਹੋ ਗਈ

ਤਾਂ ਦਸ member ਆ ਵਿੱਚ ਵੰਡਿਆ ਗਿਆ ਉਹਨੂੰ ਵੀ ਔਖਾ ਨਹੀਂ ਲਗਿਆ

ਇਹ ਤਾਂ ਘਰ ਬੈਠੇ ਬੈਠੇ ladies ਨੇ ਫੇਰ ਆਪਣਾ ਕੰਮ ਸ਼ੁਰੂ ਕਰ ਲਿਆ

ਹਾਂਜੀ ਉੰਜ ਕਈ ਸਕੀਮਾ ਆਉਂਦਿਆ ਬੈੰਕਾ ਵਾਲੇ ਆਂਦੇ ਹੈ ਵੀ ਥੋਨੂੰ loan ਮਿਲ ਜੁਗਾ ਖਾਤਾ ਖੁਲਾਓ ਪਰ ਅੱਜ ਤੱਕ ਦਿਤਾ ਕਿਸੇ ਨੂੰ ਵੀ ਨਹੀਂ ਹੈਗਾ

ਵੀ ਆਂਦੇ ਐ ਕਈ ਵਾਰੀ ਨਵੇਂ ਵੀ LIC ਕਰਵਾਓ ਇਹ ਕਰਵਾਓ ਬਿਜਲੀਆ ਦੀ ਬੱਚਤ ਹੋਏਗੀ ਪਰ ਅੱਜ ਤੱਕ ਮਿਲਿਆ ਕੀਤੋ ਵੀ ਨਹੀਂ ਇੱਕ ਸਾਲ ਤਾਂ ਮਿਲ ਜਾਂਦਾ ਹੈਗਾ

ਟ ਉਹ ਵੈਸੇ ਸਾਨੂੰ ਨਹੀਂ ਮਿਲਿਆ ਜੇ ਪਤਾ ਵੀ ਕਰਿਆ ਤਾਂ ਕਾਫੀ ਚੱਕਰ ਪੈਂਦੇ ਐ

ਗੇੜੇ ਮਾਰ ਮਾਰ ਕੇ ਬੈੰਕਾਂ ਦੇ ਫੇਰ last ਨੂੰ ਆ ਕੇ ਆਹੀ ਜਵਾਬ ਹੀ ਮਿਲਦਾ

ਕਿਉਂਕਿ ladies ਜਿਹੜੀ housewife ਐ ਉਹ ਪੁੱਛਦੇ ਨੇ ਵੀ ਤੁਹਾਡੀ income ਕਿਵੇਂ ਹੈ ਤੁਸੀਂ ਕਿੰਨੀ ਤਨਖਾਹ ਲੇਂਦੇ ਹੋ ਜਿਹੜੀ ਹੁਣ house wife ਹੈ ਉਹ ਕੰਮ ਕਰਦੀ ਨਹੀਂ ਹੈਗੀ ਤਾਂ ਉਹਦੇ ਲਈ ਤਾਂ ਮੁਸ਼ਕਿਲ ਹੈ ਨਾ ਫੇਰ

ਉਹਨੂੰ ਫੇਰ self help group ਦੇ through ਚਲੋ ਮਿਲ ਜਾਂਦਾ loan

ਸੋ ਰੁਪਿਆ ਤਾਂ ਦੇਖੋ ਸਬਜੀਆਂ ਦੇ ਵਿੱਚੋ ਵੀ ਬਚਾਨ ਗਿਆ ਥੋੜੇ ਥੋੜੇ ਰੋਜ਼ ਪੰਜ ਰੁਪੇ ਵੀ ਬਚਾਨ ਗਿਆ ਤਾਂ ਹੋ ਜਾਣਗੇ ਉਹਦੇ ਵਿੱਚ ਹੀ ਹਾਂਜੀ ਇਹ ਚੀਜ ਦਾ ਫਾਇਦਾ

ਹੋਰ ਕੋਈ ਕਿ ਕਰ ਸਕਦੇ ਆ ਆਪਾਂ group ਤੇ group ਤੇ ਸਗੋ ਹੋਰ ਲੋਕਾ ਨੇ ਜਿੰਨਾ ਨੇ ਨਹੀਂ group ਖੋਲਿਆ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਉਹ ਨਵੇਂ group ਤਿਆਰ ਕਰ ਸਕਦੇ ਆ ਉਹਨਾਂ ਨੂੰ ਆਪਾਂ ਇਹ ਚੀਜ ਸਮਝਾਈਏ

ਕੁੱਛ ਹੈਗੇ housewife ਹੀ ਇਹ ਤਾਂ ਬਲਕਿ ਪੀਂਦਾ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚੋ ਤਾ ਚੱਲੋ ਆਮ ਪਤਾ ਲਗਦੀ ਰਹਿੰਦੀ ਕਈ ਪਿੰਡਾ ਵਿੱਚ ਹਜੇ ਵੀ ਇਹਨਾਂ ਚੀਜਾਂ ਦਾ ਨਹੀਂ ਪਤਾ ਚਲ ਰਿਹਾ ਮੇਰੇ ਕੋਲ ਇੱਕ ਨੇ ਗੱਲ ਕਰੀ ਸੀ ਕਹਿੰਦੇ ਅਸੀਂ self help group ਤੋਂ ਨਾ ਜਿਹੜੇ loan ਲਿਆ ਦਸ member ਆ ਦੀ ਸਹਿਮਤੀ ਨਾਲ ਮਤਾ ਪਾ ਕੇ ਤੇ ਉਹਨੇ ਲੈ ਲਈ ਸਲਾਈ ਮਸ਼ੀਨ

ਤਾਂ ਦੇਖੋ ਉਹਨੇ ਦੋ ਮਸੀਨਾ ਤੋਂ ਹੀ ਆਪਣੀ ਮਹੀਨੇ ਦੀ income ਜਿਹੜੀ ਹੈ ਉਹਦੇ ਵਿੱਚ ਦੀ ਵਾਧਾ ਕਰ ਲਿਆ ਕਿਉਂ ਮਸ਼ੀਨ ਲੈ ਲਈ ਉਹ ਦਿਨ ਰਾਤ suit ਸਿਲਾਈ ਕਰਦੀ ਟੈਲਰਾ ਤੋਂ suit ਲਿਆਉਂਦੀ ਤਾ ਕਰਦੀ ਐ ਹਨਾ ਮਿਹਨਤ ਐ

ਹਾਂਜੀ ਤੇ ਮਲਕੀ ਜੇ ਹੱਥ ਨਾਲ ਸਿਵੋ ਤਾਂ ਸਾਡੇ ਦਿਨ ਚ ਇੱਕ suit ਹੀ ਮਸਾ ਹੁੰਦਾ

ਜੇ ਮੋਟਰ ਵਾਲੀ ਹੈਗੀ ਅਗਲੇ ਦਿਨ ਇੱਕ ਦੀ ਜਗ੍ਹਾ ਤਿੰਨ ਚਾਰ ਆਰਾਮ ਨਾਲ suit ਕੱਢ ਲਿੰਦਾ ਹੈਗਾ

ਮਲਕੀ ਫੇਰ interlock ਕਰਿਆ ਅਗਲੇ ਕੋਲ time ਨਹੀਂ ਹੁੰਦਾ ਇਸਲਈ ਚਾਹੰਦਾ ਹੈ ਕਿ ਆਪਣੀ ਮਸ਼ੀਨ ਹੋਵੇ ਮੈਂ ਨਾਲ ਦੀ ਨਾਲ ਅਗਲਾ ਖੁਦ ਹੀ ਕਰ ਲਿੰਦਾ

or time ਬਚਦਾ ਜਿੰਨੀ ਦੇਰ ਅਗਲਾ ਕਿਸੇ ਦੇ ਘਰ ਦੇਣ ਜਾਵੇ ਉਹਨੀਂ ਦੇਰ ਚ ਆਪ ਹੀ ਕੰਮ ਕਰ ਲਿੰਦਾ ਹੈਗਾ ਇਸ ਚੀਜ ਦਾ ਫਾਇਦਾ ਨਾਲੇ ਸਮਾਂ ਬਚਾਇਆ ਨਾਲੇ ਆਪਣੀ ਬੱਚਤ ਕੀਤੀ ਨਾਲੇ ਆਪਣੀ income ਵਧਾ ਲਈ income ਵਧਾਈ ਫੇਰ ਉਹੀ ਹੈ ਅਗਲਾ ਫੇਰ ਉਹੀ ਕਿਸ਼ਤ ਕੰਮ ਕਰਕੇ ਕਿਸ਼ਤ ਆਸਾਨੀ ਨਾਲ ਨਿਕਲ ਜਾਂਦੀ ਹੈ

ਇਸ ਚੀਜ ਦਾ ਵੀ ਹੈਗਾ ਕਿਸੇ ਤੋਂ ਮੰਗਣੇ ਵ ਨਹੀਂ ਪਏ

ਘਰ ਦੇ ਘਰ ਬੈਠੇ ਹੀ ਉਹਨਾਂ ਨੇ ਆਪਣਾ ਕਰ ਲਿਆ ਪਰ ਇਹ ਆਪਨੇ ਹੱਥ ਦਾ ਹੁਨਰ ਐ ਹੱਥ ਦਾ ਹੁਨਰ ਐ ਇਸੇ ਤਰ੍ਹਾਂ ਹੀ ਹੁਣ ਕਈ ladies ਨੇ parlor ਖੋਲਿਆ

ਹੁਣ ਜਿਵੇਂ ladies ਨੇ ਛੋਟੇ ਛੋਟੇ ਕੰਮ ਕਰਕੇ ਮਲਕੀ ਆਪਣੇ ਪੈਰਾ ਤੇ ਖੜੀਆਂ ਹੋਗੀਆਂ ਨੇ ਅੱਜਕਲ ਤਾਂ ਕੋਈ ਵਿਹਲਾ ਹੈ ਨਹੀਂ

ਵਿਆਹ ਹੁੰਦਾ ਸੀਗਾ ਪਹਿਲੇ ਵੀ ਥੋੜਾ ਜਾ ਮੰਗਦੇ ਰਹਿਣਾ ਘਰਦਿਆ ਕੋਲ ਵੀ ਦੇਦੋ ਪੈਸੇ ਅਗਲੇ ਕਹਿੰਦੇ ਐ ਵੀ ਹਜੇ ਹੈ ਨਹੀਂ

ਇਹ ਆਪਣੀ ਛੋਟੀ ਜਿਹੀ pocket money ਚੋ ਬਚਾ ਬਚਾ ਕੇ ਕਈਆਂ ਨੇ ਤਾਂ ਘਰ ਦਸਿਆ ਹੀ ਨਹੀਂ ਹੋਇਆ ਚੋਰੀ ਵੀ ਕਰ ਲਿਆ ਇਹ ਕੰਮ

ਪੈਸੇ ਹੈ ਨਹੀਂ ਅਸੀਂ ਆਪੇ ਸ਼ੁਰੂ ਕਰ ਲਿਆ ਫੇਰ ਆਦਮੀ ਵੀ ਖੁਸ਼ ਹੋ ਜਾਂਦੇ ਨੇ ਫੇਰ ਤਾਂ ਕਹਿੰਦੇ ਨੇ ਸਾਡਾ ਵੀ ਖੁੱਲਵਾਦੋ

ਪਰ ਇਹ ਨਾ self help group ਜਿਆਦਾਤਰ ਮੈਂ ਦੇਖਿਆ ਇਹ ladies ਦੇ ਨਾਮ ਤੋਂ ਹੀ ਚਲਦੇ ਨੇ ਹਾਂਜੀ ਇਹ ladies ਦੇ ਨਾਮ ਤੋਂ ਹੀ ਚਲ ਰਹੇ ਨੇ ਜਿਆਦਾ ਮਤਲਬ ਕਿ ਹੈ ਹੀ ਮਤਲਬ ਕਿ ladies ਵਾਸਤੇ ਹੈ ਜਿਆਦਾ scheme ਵੈਸੇ ਜੋ ਵੀ ਚਲਾਈ ਹੋਈ ਸਰਕਾਰ ਨੇ ਵਧੀਆ ਹਨਾ ਵੇਲਹਿਆ ਨੂੰ ਕੰਮ ਲਾ ਰੱਖਿਆ or ਆਪਣਾ ਚਸਕਾ ਪਾ ਰੱਖਿਆ ਆਪਣਾ ਉਹਨਾਂ ਨੇ ਬੱਚਤ ਕਰਨ ਦਾ ਵੇਹਲਿਆ ਨੂੰ ਕੰਮ ਨਾਲੇ ਇਸ ਨਾਲ ladies ਨੂੰ ਲਾਲਚ ਵੀ ਹੋ ਗਿਆ ਕਿ ਮੈਂ ਆਪਨੇ ਵਾਸਤੇ ਕੁੱਛ ਕਰ ਸਕਦੀ ਹਾਂ

ਹਾਂਜੀ ਇਸ ਤਰ੍ਹਾਂ ਇੱਕ ਨੂੰ ਦੇਖ ਕੇ ਦੂਸਰੀ ਦਾ ਹੋਂਸਲਾ ਬੰਨ ਜਾਂਦਾ ਹੈ ਵੀ ਉਹਨੇ ਆਹ ਕਰਿਆ ਮੈਂ ਵੀ ਉਹਨੂੰ ਕੁੱਛ ਕਰਕੇ ਦਿਖਾਵਾਂ

ਇਸ ਚੀਜ ਦਾ ਹੋਂਸਲਾ ਵੀ ਵੱਧ ਗਿਆ ਵੀ ਮੈਂ ਕਰ ਸਕਦੀ ਹਾਂ

ਵੀ ਨਹੀਂ ਤਾਂ ਕਦੇ ਨਹੀਂ ਮੰਗੇ ਹੈ ਨਹੀਂ ਤਾਂ ਚੁੱਪ ਕਰਕੇ ਬੈਠ ਜਾਂਦੇ ਸੀ ਹੁਣ ਉਹ ਚੀਜ ਨਹੀਂ ਹੈ

ਕਿ ਅਸੀਂ ਲੈਣ ਦੇਣ

bank ਦੇ ਵਿੱਚ ਕਈ ਤਾਂ ਹੁਣ bank ਦੇ ਵਿੱਚ ਨਾਮ ਤੋਂ ਹੀ ਡਰ ਜਾਂਦੀਆਂ ਨੇ

ਵੀ ਕੱਲ ਨੂੰ ਅਸੀਂ ਫੇਰ loan try ਕਰਕੇ ਅਸੀਂ ਹੋਰ ਆਪਨੇ ਕੰਮ ਨੂੰ ਅੱਗੇ ਤੋਂ ਅਗੀ ਵਧਾ ਸਕਦੇ ਹਾਂ ਇਸ ਚੀਜ ਦਾ ਵੀ ਹੋ ਗਿਆ

ਹੁਣ ਜਿਸ ਤਰ੍ਹਾਂ ladies ਨੂੰ ਪਤਾ ਹੁੰਦਾ ਵੀ ਅਸੀਂ ਬੱਚਿਆ ਦੀ ਸਾਲ ਬਾਅਦ admission ਵੀ ਕਰਵਾਉਣੀ ਹੁੰਦੀ ਹੈ ਉਹਨਾਂ ਨੂੰ ਪਤਾ ਹੈ ਵੀ ਅਪ੍ਰੈਲ ਚ ਹੁੰਦੀ ਹੈ ਤਾਂ ਉਹ ਇਸਲਈ ਪਹਿਲਾਂ ਹੀ ਜੋੜਨਾ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਅਪ੍ਰੈਲ ਚ ਚਾਹੇ ਕਈ ਤਾਂ ਲੋਨ ਹੀ ਲੇ ਲਿੰਦੇ ਐ

ਇਸ ਚੀਜ ਦਾ ਵੀ ਉਹਨਾਂ ਨੂੰ ਸਹਾਰਾ ਮਿਲ ਗਿਆ ਹੈਗਾ

ਫੇਰ ਆਦਮੀ ਵੀ ਕਹਿੰਦੇ ਐ ਕੋਈ ਨੀ ਜੇ ਘੱਟ ਹੁੰਦੇ ਐ ਮੈਂ ਦੇ ਦੂੰਗਾ ਉਹਨਾਂ ਨੂੰ ਪਤਾ ਹੁਣ ਆਨੇ ਐ ਪੈਸੇ

ਜਿਹੜੇ ਪਹਿਲਾ ਨਹੀਂ ਮਨਦੇ ਸੀ ਹੁਣ ਕਹਿੰਦੇ ਐ ਇਹ ਚੀਜ ਜੀ ਨਹੀਂ ਹੋਏ ਥੋੜੀ ਜੀ ਮਲਕੀ ਐਂ ਹੁੰਦਾ ਕਿ ਸਹਾਰਾ ਜੀਆ ਮਿਲ ਗਿਆ ਹਾਂ ਰਸਤਾ ਪਤਾ ਲੱਗ ਗਿਆ ਉਹਨਾਂ ਨੂੰ ਕੇ ਕਿਹੜੇ ਤਰੀਕੇ ਤੁਰ ਕੇ ਕਿਹੜੇ ਤਰੀਕੇ ਆਪਾਂ ਬੱਚਤ ਕਰਕੇ ਆਪਣਾ ਅੱਗੇ ਕੰਮ ਵੀ ਵਧਾ ਸਕਦੇ ਹਾਂ ਹਾਂਜੀ ਵੀ ਇਹ ਹੈ ਉਹਨਾਂ ਨੂੰ ਇੱਕ ਚੀਜ ਦਾ ਇਹ ਸੁੱਖ ਹੈ ਵੀ ਆਪਾਂ ਨੂੰ ਕਿਸੇ ਤੋਂ ਉਧਾਰ ਨਹੀਂ ਮੰਗਣਾ ਪੈਂਦਾ

ਵੀ ਆਪਾਂ ਆਪਨੇ ਪੈਸੇ ਹੱਕ ਨਾਲ ਕਢਾ ਸਕਦੇ ਹਾਂ ਵੀ ਸਾਡੇ ਆ ਇਹ ਸਾਡੇ ਪੈਸੇ ਇਸ ਚੀਜ ਦਾ ਹੋ ਗਿਆ ਨਾ ਫੇਰ ਫਾਇਦਾ ਤਾਂ ਮਤਲਬ ਕਿ ਹੁਣ ਅੱਗੇ ਦੀ ਅੱਗੇ ladies ਖੁਦ ਤਿਆਰ ਹੁੰਦਿਆ ਹੁਣ ਕਈ ਤਾਂ ਪਤਾ ਲਗਦਾ ਫੇਰ ਪੁੱਛਨ ਆਂਦਿਆ ਵੀ ਸਾਡਾ ਵੀ ਨਾਮ ਲਿੱਖਦੋ ਖੁਦ ਕਹਿਣ ਆਂਦੀ

ਕਿਤੇ ਸੀਗਾ ਵੀ ਸਾਨੂੰ ਕਹਿਣਾ ਪੈਂਦਾ ਸੀ ਸ਼ੁਰੂ ਚ ਹੁਣ ladies ਖੁਦ ਆਂਦਿਆ ਨੇ

ਚਲੋ ਵਧੀਆ

ਥੋਡੇ ਕਿੰਨੇ ਚਲ ਰਹੇ ਨੇ group

ਹਨਾ ਜਿਹੜੇ ਮਤਾ ਪਾਓ ਫੇਰ ਉਹਨਾਂ ਦਾ ਏਦਾਂ ਹੀ procedure ਤਾਂ ਇਹੀ ਹੈ ਸਾਰੇ self help group ਚਲੋ ਠੀਕ ਹੈ ਜੀ ok ਜੀ

ਅਸੀਂ ਵੀ ਵਧੀਆ ਠੀਕ ਬੱਸ ਤੈਨੂੰ ਪਤਾ ਹੀ ਏ ਘਰ ਰਹਿੰਦੇਆਂ ਹੁਣ ਕਰੋਨਾ ਚੱਲ ਰਿਹਾ ਹੈਗਾ